ਹਾਂ ਇੰਝ ਹੀ ਹੈ ਫ਼ੇਰ ਤਾਂ ਬਸ ਹੋਰ ਵਧੀਆ

ਹੋਰ decoration ਦੇਖੀ ਸੀ ਤੁਸੀਂ

ਅੱਜਕਲ all fresh ਹੀ use ਕਰਦੇ ਨੇ ਅਮ ਜਿੱਧਰ ਮਰਜ਼ੀ ਚਲ੍ਜੋ ਕਿਸੇ ਵੀ ਵਿਆਹ ਚ fresh ਹੀ ਹੁੰਦੇ ਨਾ ਉੱਧਰ ਤੇ ਜਿਆਦਾ ਤਰ

entrance ਕਿੰਨੀ ਅੱਛੀ decorate ਕੀਤੀ ਗਈ ਸੀ

ਉਹ selfie point ਬਣ ਗੇ ਨੇ

marriage ਚ ਤੇ ਇਹੀ ਹੁੰਦਾ ਅੱਜਕਲ photos

ਯਾ drinks try ਕਰਲੋ ਕਿਹੜੀ ਕਿਹੜੀਆਂ ਨੇ

bride ਵੀ ਕਿੰਨੀ ਸੋਹਣੀ ਲੱਗ ਰਹੀ ਸੀ

ਦਿੱਲੀ ਤੋਂ ਪਤਾ ਨੀ ਉਸ side ਤੋਂ ਲਿੱਤਾ ਉਹਨਾ ਨੇ

ਹਾਂ ਹਾਂ ਸੋਹਣਾ ਸੀ work ਦੇਖਿਆ ਸੀ ਉਹਦਾ ਦਾ ਲਹਿੰਗੇ ਦਾ ਹਾਂ ਬਹੁਤ ਅੱਛਾ ਸੀ ਕਰ ਰਿਹਾ ਸੀ night ਚ ਹੁੰਦੇ ਨੇ ਲਹਿੰਗੇ ਇਸ ਤਰ੍ਹਾਂ ਦੇ

ਫ਼ੇਰ over ਲੱਗਦਾ ਨਾ ਹਮ ਹਮ ਓ ਵਰ ਲੱਗਦਾ ਫ਼ੇਰ ਇੱਕ ਦਿਨ ਦਾ ਵਿਆਹ ਉੱਪਰੋਂ ਥੋੜਾ ਜਾ over bright color

ਕੁੜੀਆਂ light ਲੈਂਦੀਆਂ ਨੇ color light colors ਤਾਂ ਇੱਕ ਤਾਂ ਉਹ ਜਦ work ਕਰਦੇ ਨੇ ਨਾ ਅੱਜਕਲ ਹਾਂਜੀ ਵੇਸੇ boys ਨੂੰ red color ਜਿਆਦਾ ਪਸੰਦ ਹੈ ਹਾਂ red ਤੇ ਫ਼ੇਰ red ਹੀ ਆ ਨਾ color ਹਮ red ਉਨਿਕੁਏ ਲੱਗਦਾ ਫ਼ੇਰ red ਲੈਂਦਾ ਤੇ

red ਯਾ mehrin ਲੈਲੋ red ਵਿੱਚ ਹੀ ਆ ਜਾਂਦਾ ਹਾਂਜੀ ਉਹ ਤਾਂ shades ਹੋਗੀ ਨਾ ਅਲੱਗ ਅਲੱਗ

ਅੱਜ ਤੁਹਾਡੀ ਗੱਲ ਵੀ ਸਹੀ ਹੈ ਬਸ ਵਧੀਆ ਤੁਸੀਂ ਦਸ੍ਸੋੰ ਵੀ ਕੀ ਕਰਦੇ ਪਏ ਅੱਜਕਲ

ਤੁਸੀਂ ਕੀ ਪਾਕੇ ਗਏ ਸੀ marriage ਵਿੱਚ ਮੈਂ dress ਵੇਖਿਆ ਤੇ ਹੈਗਾ ਸੀ dress ਪਾਈ ਹੋਈ ਸੀ ਮੇਰੇ ਖਿਆਲ

ਲਹਿੰਗਾ ਸੀ ਯਾ gown ਸੀ

ਉਹਨਾ ਦਾ ਮੇਲ ਹੋਇਆ ਨੀ ਨਾ ਮੈਂ ਦੇਖਿਆ ਸੀ ਦੂਰੋਂ ਦੀ ਤੁਹਾਨੂੰ ਹਾਂ ਹਾਂ ਪਾਇਆ ਉਹੀ ਗੋਇੰ ਵਿੱਚ ਹੀ ਪਾਇਆ ਸੀ ਨਾ

ਬੱਚੇ ਭੱਜਦੇ ਹੀ ਰਹਿੰਦੇ ਏ ਹੱਥ ਆਉਂਦੇ ਹੀ ਨਹੀ ਵਿਆਹ ਚ ਉੱਪਰ ਦੱਸੋ ਤੁਸੀਂ ਬਸ ਵਧੀਆ

ਸਾਰੇ ਕੱਠੇ ਹੋਏ ਹੋਏ ਸੀ ਰਾਤ ਵੀ ਸਾਰੀ ਸਾਰੇ ਰੇਲਾਤੀਵੇਸ ਇਹਨਾ ਨੇ ਬੁਲਾਏ ਹੋਏ ਸੀ ਕੀ ਨਾਨਕੇ ਕੀ ਦਾਦਕੇ ਕੀ ਫਾਫ੍ਕੇ ਉੱਥੋਂ ਦੀ ਸਾਰੇ ਬੰਦੇ ਆਏ ਹੋਏ ਈ

ਅਮ ਜਿਆਦਾ ਹੋਗੇ ਸੀ ਥੋੜੇ ਜੇ

ਫ਼ੇਰ ਨਾ ਬੜੀ ਅਸਲ ਪਸਲ ਹੋ ਜਾਂਦੀ ਗਰਮੀ ਵੀ ਉੱਤੋਂ ਦੀ ਆਗੀ ਸੀ

ਅਸੀਂ ਤਾਂ ਬਸ ਜਲੀ ਜਲਦੀ ਚਲੋ

ਬਸ ਜ੍ਦ੍ਲੀ ਜਲਦੀ ਚ pet ਪੂਜਾ ਕਰੋ ਤੇ ਚੱਲੋ

night ਦੀ marriage ਚ age ਬੱਚੇ ਨੂੰ ਨੀਂਦ ਵੀ ਆ ਜਾਂਦੀ ਹੈ

ਮੰਨਲਓ ਕੇ age ਦਿਨ ਫ਼ੇਰ ਸਕੂਲ ਹੁੰਦਾ ਬੱਚੇ ਦਾ

ਹੋਰ ਤੁਸੀਂ ਦੱਸੋ

ਘਰ ਵੇਹਲੇ ਬਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ marriage ਜੀ ਵਧੀਆ ਸੀ ਪਰ ਜਵੇਂ ਹੋਣੀ ਚਾਹੀਦੀ ਆ ਨਾ ਜਿਆਦਾਤਰ ਜਿਵੇਂ ਕਹਿੰਦੇ ਸੀ ਵੀ ਠੀਕ ਠੀਕ ਸੀ ਇੰਨਾ ਨਹੀਂ ਸੀ arrangement ਸਾਰੇ ਵਧੀਆ ਸੀ

ਗੱਲ ਇਹ ਹੋਗੀ ਇਹਨਾ ਨੇ ਬੰਦੇ ਬਹੁਤ ਬੁਲਾ ਲੈ ਸੀ ਉਹ ਤਾਂ ਕਰਕੇ ਫ਼ੇਰ ਕੁਛ ਵੀ ਪਤਾ ਨੀ ਲੱਗਿਆ ਹਨਾ ਜਦ ਜਿਆਦਾ ਬੰਦੇ ਵੀ ਹੋਣ ਤਾਂ

ਹੋਰ ਦੱਸੋ ਤੁਸੀਂ

ਤੁਸੀਂ ਦੱਸੋ ਨਵੀਂ ਕੋਈ ਨਵੀਂ ਗੱਲ

ਹੁਣ ਅਸੀਂ ਸਿਚ ਰਹੇ ਹਾਂ ਅਸੀਂ ਵੀ ਨਾ cousin ਦੀ marriage ਹੈ ਵੇਸੇ banquet ਹਾਲ ਬਹੁਤ ਵਧੀਆ ਸੀਗਾ

ਤਨ ਕੁਛ ਆਪਣੇ ਹੱਠ ਵੀ ਹੁੰਦਾ marriage arrangement ਕਿਸ ਤਰ੍ਹਾਂ ਕਰੀ ਦਾ ਹੁੰਦਾ ਇਹਨਾ ਨੇ catering ਕੀਤੀ ਹੋਈ ਸੀ ਨਾ

ਇਹ ਤੇ catering ਹੈਗੀ ਸੀ ਨਾ ਕਈ ਤੇ wedding planet type ਵਗੇਰਾ ਵੀ ਕਰ ਸਕਦੇ ਨੇ ਨਾ

ਉਹ ਤੇ ਇਆਦਾ ਫ਼ੇਰ ਵਿੱਚ ਯਾ ਤੇ ਹੋਗੇ ਸਾਡੇ ਸੀ singers ਵ੍ਗ੍ਰਇਆ ਹੋਗੇ ਉਹਨਾ ਦੀ ਉਹਨਾ ਚ use ਹੁੰਦੇ ਜਾਂ ਤੇ ਜਿਵੇਂ ਵੱਡੇ ਕੋਈ celebrity ਹੋਗੇ ਜਾਂ ਜਿਆਦਾ ਹੀ ਹਿਆਗੇ ਨੇ rich ਤੇ ਉਹ ਕਰ ਲੈਂਦੇ ਨੇ ਨਹੀਂ ਬਾਕੀ ਵੇਸੇ ਰੋਟੀ ਪਾਣੀ ਸਭ ਵਧੀਆ ਸੀ dinner tasty ਵੀ ਬਹੁਤ ਸੀ

snacks ਵੀ ਇੱਕੋ ਇੱਕ ਹੋਗੇ ਸੀ

ਤੁਸੀਂ ਸਭ ਸਭ ਵਧੀਆ ਸੀ

ਏਨ time ਤੱਕ ਚਲਦੀ ਵੀ ਸੀ ਰੋਟੀ ਐਸੀ ਗੱਲ ਨੀ ਹੈ ਨਹੀਂ ਤੇ ਕਿਸੇ ਹੋਰ ਦੇ ਜਾਓ ਤੇ ਅੱਗੋਂ ਤਾਂ ਖਤਮ ਹੋ ਜਾਂਦੀ ਹੈ ਜਰਾ ਜਾ late ਚਲੇ ਜਾਓ ਤੇ ਹਾਂ ਤਾਂ ਕਾਫੀ ਫ਼ੇਰ ਅਗਲੇ ਦਿਨ ਇਹਨਾ ਦੀਆਂ ਲਾਵਾਂ ਦਾ function ਅਗਲੇ ਦਿਨ ਸੀ ਨਾ

ਅਗਲੇ ਦਿਨ ਨੀ ਫ਼ੇਰ ਗਏ ਨੀ ਅਗਲੇ ਦਿਨ ਤਾਂ ਨੀ ਮੈਂ ਗਈ

ਨਹੀਂ ਘਰੋਂ ਨਿਕਲਣਾ ਆਸਾਨ ਥੋੜੀ ਹੈ

ਬਹੁਤ ਹੁੰਦੇ ਨੇ ਨਾ ਲਾਵਾਂ ਚ mostly ਹੋ ਜਾਂਦੇ ਨੇ

ਵੇਸੇ ਇਹਦੇ ਚ ਅਮ ਲਾਵਾਂ ਨੇ ਇਹਦੇ ਚ ਤਾਂ ਫ਼ੇਰ family ਵਗੇਰਾ ਹੋਗੀ ਨਾ ਦੋਨੋ ਤੋਂ

ਯਾ ਕ੍ਲੋਸੇ ਹੁਣੇ ਹੋ ਤੁਸੀਂ sisters ਹੋਗੀਆਂ friends ਵਗੇਰਾ ਹੋਗੀ ਜਿਹੜੀ best friend ਵਗੇਰਾ ਬਸ ਉਹੀ

ਦੁਉਰ ਦੀ ਹੋਏ ਨਾ ਫ਼ੇਰ ਮਨ ਵੀ ਨੀ ਕਰਦ ਕਦੀ ਕ੍ਦਾਰ ਤੇ ਜਿਆਦਾ ਦੁਰ

ਨੇੜੇ ਦੀ ਨੇੜੇ ਦੀ ਹੋਏ ਤੇ ਫ਼ੇਰ ਜਾਣ ਦਾ ਚਾ ਵੀ ਹੁੰਦਾ ਵਿਆਹ ਦਾ ਜਾਣ ਦਾ ਤਿਆਰ ਹੋਣ ਦਾ ਵੀ ਚਾਹ ਹੁੰਦਾ ਹੈ ਮਹਿੰਦੀ ਹਾਂਜੀ ਹਾਂ ਉਹ ਤੇ ਪਹਿਲਾਂ ਹੀ ਮੈਨੂੰ ਤੇ ਏਪੀ ਬਹੁਤ ਸ਼ੋਂਕ ਹੈ marriage ਤੇ ਜਾਨੁ ਹੈ

ਹੋਏ ਦੱਸੋ ਤੁਸੀਂ ਬਸ ਚੱਲੀ ਜਾਂਦੀ life ਤੇ ਵਧੀਆ ਹੀ

ਹਾਂਜੀ ਅਹ ਹਾਂਜੀ syllabus ਤੇ ਇੱਕ ਦੋ ਹੀ ਸੀ ਜਿਆਦਾ ਤਰ

ਸਿਰਫ ਇਸ ਚ ਦੋ ਤਿੰਨ ਸੀ

ਕਈ ਵਿਆਵਾਂ ਚ ਉਹ ਹੁੰਦੀ ਹੈ ਰਬ੍ੜੀ ਉਹ ਵੀ ਸਾਡੀ ਹੈ ਰਸ ਮਲਾਈ ਵਗੇਰਾ ਇਸ focus ਇਹ ਚੀਜ਼ਾਂ ਤੇ ਉਹ ਜਿਨ੍ਹਾ ਨੂੰ ਮਿੱਠਾ ਬਹੁਤ ਪਸੰਦ ਹੈ ਜਿਹਦਾ ਕੀ ਕਹਿੰਦੇ ਨੇ sweet tooth ਹੁੰਦਾ ਨਾ ਮਿੱਠਾ ਖਾਣ ਦਾ ਬੜਾ ਸ਼ੋਕੀਨ ਹੁੰਦਾ ਉਹੀ

ਮੇਰੀ ਗੁਡੀਆ ਹਜੇ ਛੋਟੀ ਹੈ ਨਾ ਉਹਦਾ ਉਹਨੂੰ ਸਿਰਫ marriage ਚ ਅਗਰ ਉਹਨੇ ਜਾਣਾ ਉਹਨੇ ice cream ਹੈ ਵ ਕਿੰਨੀ ਹੈ ਅਗਰ ice cream ਨਹੀਂ ਹੈ ਉਹ marriage ਤਾਂ ਬੇਕਾਰ ਹੈ ਉਸਦੇ ਵਾਸਤੇ ਬਿਕੁਲ

ਅੱਛੀ ਨਹੀਂ ਹੈ ਕਿਉਂਕਿ ਇਸ ਮੈਂ ice cream ਨਹੀਂ ਹੈ

corner ਤੇ ਹੀ ਮਿਲੇਗੀ ਤੁਹਾਨੂੰ ice cream ਖਾਂਦੀ ਰਹੇਗੀ ਬਸ ਅੱਛਾ ਭਾਵੇਂ winter ਹੋਵੇ summers ਕੋਈ ਫਰਕ ਨੀ ਪੈਂਦਾ

ਉਹਨੇ ice cream ਖਾਣੀ ਹੈ ਭਾਵੇਂ ਘਰ ਆ ਕੇ ਬੀਮਾਰ ਹੋਜੇ

ਹੁਣ ਵਿਆਹਾਂ ਵਿੱਚ ਬੱਚੇ ਨੂੰ ਫੜ ਵੀ ਨੀ ਸਕਦੇ ਉਹਨੇ ਰੋਲੇ ਇੰਨੇ ਪਾ ਦੇਣੇ ਆ ਦੂਜੀਆਂ ਦੇ ਸਾਹਮਣੇ ਦੂਜੇ ਵੀ ਦੇਖਣ ੱਗ ਜਾਂਦੇ ਨੇ ਕੀ ਕਰਦਾ ਬੱਚਾ

ਬਸ ਵਧੀਆ ਹੋਰ ਦੱਸੋ ਕੁਛ

ਹਲੇ ਤਾਂ ਨੀ ਹੈ ਹੋਏਗਾ ਤਾਂ ਦੱਸਾਂਗੇ

ਮੈਨੂੰ timing ਹਲੇ ਅਮ normal ਤੇ ਜਿਆਦਾ late ਨੀ ਅੱਠ ਸਾਢੇ ਅੱਠ ਵਜੇ ਨੋ ਤੱਕ ਸੀ ਸਾਨੂੰ ਦੁਰ ਬੜਾ ਪੈਂਦਾ ਨਾ ਅੱਠ ਵਜੇ ਨਿਕਲ ਗੇ ਸੀ ਘਰੋਂ ਦੀ ਕਿੰਨਾ ਦੁਰ ਪੈਂਦਾ ਜਾ ਕੇ